ਜਮਾਖੋਰੀ ਵੱਲ ਖ਼ਾਸ ਧਿਆਨ ਦਿੱਤਾ ਜਾਵੇ, ਇਹ ਵਧੇਰੇ ਵਧੇਰੇ ਧਨ ਕਮਾਉਣ ਦੇ ਲਾਲਚ ਵਿੱਚ ਇਕੱਠਿਆਂ ਕਰਕੇ ਰੱਖੀਆਂ ਚੀਜ਼ਾਂ ਨੂੰ ਮਹਿੰਗੇ ਭਾਅ ਵੇਚਦੇ ਹਨ, ਇਸ ਕਾਰਨ ਮਹਿੰਗਾਈ ਵੱਧਦੀ ਹੈ, ਕਈ ਵਾਰੀ ਸਰਕਾਰ ਦੀਆਂ ਗ਼ਲਤ ਆਰਥਿਕ ਨੀਤੀਆਂ ਕਾਰਨ ਹੀ ਮਹਿੰਗਾਈ ਵੱਧਦੀ ਹੈ। ਸਹੀ ਤਰ੍ਹਾਂ ਅਮਲ ਨਾ ਕਰਨ ਕਾਰਨ ਨੀਤੀਆਂ ਅਸਫ਼ਲ ਹੋ ਜਾਂਦੀਆਂ ਹਨ, ਜਿਸ ਕਾਰਨ ਖ਼ਰਚ ਕੀਤੇ ਧਨ ਫਜ਼ੂਲ ਚਲਾ ਜਾਂਦਾ ਹੈ, ਸਰਕਾਰ ਦੀ Tax ਨੀਤੀ ਵੀ ਮਹਿੰਗਾਈ ਵੱਧਣ ਦਾ ਇੱਕ ਕਾਰਨ ਹੈ, ਸਰਕਾਰ ਬਜਟ ਦਾ ਘਾਟਾ ਪੂਰਾ ਕਰਨ ਲਈ tax ਅਸਿੱਧੇ ਤੌਰ ਤੇ ਤਾਂ

ਤਨਖਾਹਾਂ ਵਾਲੇ ਲੋਕ ਦੀਆਂ ਤਨਖਾਹਾਂ ਵਿੱਚ ਤਾਂ ਵਾਧਾ ਘਾਟਾ ਹੁੰਦਾ ਹੈ ਪਰ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਵਧੇਰਾ ਹੁੰਦਾ ਹੈ, ਮਹਿੰਗਾਈ ਦਾ ਕਾਰਨ ਕਈ ਵਾਰ ਕੁਦਰਤੀ ਕਰੋਪੀ ਵੀ ਹੁੰਦੀ ਹੈ ਭਾਰਤ ਵਿੱਚ ਵਿਸ਼ਾਲ ਦੇਸ ਹੈ ਅਤੇ ਇਸ ਦੇ ਕਿਸੇ ਨਾ ਕਿਸੇ ਰਾਜ ਵਿੱਚ ਕਦੇ ਹੜ੍ਹ

ਚਾਹੀਦੇ ਹਨ, ਸਰਕਾਰੀ ਨੌਜਵਾਨਾਂ ਨੂੰ ਅਮਲੀ ਜਾਮਾ ਪਹਿਨਾਉਣੇ ਚਾਹੀਦਾ ਹੈ, ਖੁਰਾਕੀ ਚੀਜ਼ਾਂ ਦੇ ਭਾਅ ਨਿਸ਼ਚਿਤ ਕਰ ਦੇਣੇ ਚਾਹੀਦੇ ਹਨ। ਜਿਹੜੇ ਲੋਕ ਚੀਜ਼ਾਂ ਇਕੱਠੀਆਂ ਕਰਕੇ ਮਹਿੰਗੇ ਭਾਅ ਵਿੱਚ ਵੇਚਦੇ ਹਨ ਸਤਿ ਸ੍ਰੀ ਅਕਾਲ।

ਦੀਵਾਲੀ ਦੀਵਾਲੀ ਭਾਰਤ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ ਤੇ ਤਿਓਹਾਰਾਂ ਦਾ ਕਾਫਲਾ ਲਗਾਤਾਰ ਤੁਰ੍ਯ ਹੀ ਰਹਿੰਦਾ ਏ ਭਾਰਤੀ ਹਨ ਤਿਓਹਾਰਾਂ ਨੂੰ ਬੜੀ ਧੂਮ ਧਾਮ ਨਾਲ ਮਨਾਉਂਦੇ ਹਨ ਕੁਛ ਤਿਓਹਾਰ ਦਾ ਸੰਬੰਧ ਇਤਿਹਾਸ ਅਤੇ ਧਰਮ ਨਾਲ ਹੁੰਦਾ ਹੈ ਅਤੇ ਕੁਛ ਹੁੰਦੇ ਹਨ ਦੀਵਾਲੀ ਦਾ ਸੰਬੰਧ ਭਾਰਤ ਦੇ ਇਤਿਹਾਸਿਕ ਅਤੇ ਧਾਰਮਿਕ ਵਿਰਸੇ ਨਾਲ ਹੈ ਇਸ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਜਾਂਦੀ ਹੈ ਇਹ ਸ਼ਰਾਬ ਸਾਂਝ ਵਾਲਾ ਤਿਓਹਾਰ ਹੈ ਸ਼ਬਦ ਦੀਵਾਲੀ ਦੀਪਾਵਲੀ ਜਾ ਦੀਪਮਾਲਾ ਤੋਂ ਬਣਿਆ ਹੈ ਇਸ ਦਾ ਅਰਥ ਹੈ ਦੀਵੇਆਂ ਦੀ ਪਾਲਾਂ ਕਤਾਰਾਂ ਜਾ ਮਾਲਾਂ ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਦੀਆਂ ਕੰਧਾਂ ਗੇਟਾਂ ਅਤੇ ਬਨੇਰਿਆਂ ਉੱਤੇ ਲੜੀਆਂ ਦੀਵੇ ਲਗਾਉਂਦੇ ਹਨ ਮੋਮਬੱਤੀਆਂ ਯਾ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 ਦੀਵਾਲੀ ਦਾ ਤਿਓਹਾਰ ਕੱਤਕ ਦੀ ਮੱਸਿਆ ਦੀ ਕਾਲੀ ਬੋਲੀ ਰਾਤ ਨੂੰ ਬੇਸ਼ੁਮਾਰ ਦੀਵੀਆਂ ਦੀ ਰੋਸ਼ਨੀ ਵਿਚ ਮਨਾਇਆ ਜਾਂਦਾ ਹੈ ਇਹ ਦੁਸਹਿਰੇ ਤੋਂ ਵੀਹ ਦਿਨ ਬਾਅਦ ਆਉਂਦਾ ਹੈ ਆਮ ਤੌਰ ਤੇ ਇਹ ਤਿਓਹਾਰ ਨਵੰਬਰ ਦੇ ਮਹੀਨੇ ਵਿਚ ਆਉਂਦਾ ਹੈ ਇਥੋਂ ਸਰਦੀਆਂ ਦਾ ਆਰੰਭ ਸ਼ੁਰੂ ਹੋ ਜਾਂਦਾ ਹੈ ਦੀਵਾਲੀ ਦਾ ਇਤਿਹਾਸਿਕ ਪਿਛੋਕੜ ਇਸ ਤਿਓਹਾਰ ਨੂੰ ਮਨਾਉਣ ਦੇ ਕਈ ਕਾਰਣ ਹਨ ਜਿਵੇ ਕਿ ਸ਼ੀਰੀ ਰਾਮ ਚੰਦਰ ਜੀ ਦਾ ਅਯੁੱਧਿਆ ਵਾਪਿਸ ਪਰਤਣਾ ਸ਼ਰੀਰੀ ਰਾਮ ਚੰਦਰ ਜੀ ਨੂੰ ਉਸ ਦੀ ਮਤ੍ਰੀਈ ਮਾਂ ਕੇਕਈ ਦੇ ਕਹਿਣ ਤੇ ਪਿਤਾਜੀ ਰਾਜਾ ਦਸ਼ਰਥ ਨੇ ਚੌਦਾਂ ਸਾਲਾਂ ਦਾ ਵਣਵਾਸ ਦੇ ਦਿੱਤਾ ਸੀ ਇਸ ਦਿਨ ਰਾਮਚੰਨਦਰ ਜੀ ਚੌਦਾਂ ਸਾਲਾਂ ਦਾ ਵਣਵਾਸ ਕੱਟ ਕੇ ਆਪਣੀ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਵਾਪਸ ਅਯੋਧਿਆ ਆਪਣੇ ਘਰ ਪਰਤੇ ਸਨ ਇਸ ਲਈ ਅਯੁੱਧਿਆ ਵਾਸੀਆਂ ਨੇ ਸ਼ੀਰੀ ਰਾਮ ਚੰਦਰ ਜੀ ਦੇ ਘਰ ਵਾਪਸੀ ਦਾ ਸਵਾਗਤ ਦੀਪਮਾਲਾ ਕਰਕੇ ਕੀਤਾ ਸੀ ਤਾ ਉਸ ਦਿਨ ਅਯੋਧਿਆ

ਅਤੇ ਸ਼ੀਰੀ ਹਰ ਗੋਬਿੰਦ ਸਿੰਘ ਜੀ ਦੀ ਰਿਹਾਈ ਗਵਾਲੀਅਰ ਦੇ ਰਾਜੇ ਸ਼ੀਰੀ ਗੁਰੂ ਹਰ ਗੋਬਿੰਦ ਸਿੰਘ ਜੀ ਨੂੰ ਗਵਾਲੀਅਰ ਦੇ ਕਿਲੇ ਵਿਚ ਬਣਦੀ ਬਣਾ ਲਿਆ ਸੀ ਪਰ ਗੁਰੂ ਜੀ ਬਿਵੰਜਾ ਰਾਜਿਆਂ ਸਮੇਤ ਇਸ ਦਿਨ ਰਿਹਾਹ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ ਓਹਨਾ ਦੀ ਵਾਪਸੀ ਤੇ ਇਲੈਕਵਾਸੀਆਂ ਨੇ ਦੀਪਮਾਲਾ ਕੀਤੀ ਸੀ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 ਪਹਿਲਾਂ ਹੀ ਕਰਨੀ ਸ਼ੁਰੂ ਕਰ ਦਿੰਦੇ ਹਨ ਸਾਰੇ ਭਾਰਤੀਆਂ ਨੂੰ ਦੀਵਾਲੀ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ ਦਿਲ ਵਿਚ ਇੱਕ ਚਾਹ ਹੁੰਦਾ ਹੈ ਉਮੰਗ ਹੁੰਦੀ ਹੈ ਦੀਵਾਲੀ ਮਨਾਉਣ ਦੀ ਦੀਵਾਲੀ ਤੇ ਵਿਸ਼ੇਸ ਤੌਰ ਤੇ ਘਰਾਂ ਦੀ ਸਫਾਈ ਕੀਤੀ ਜਾਂਦੀ ਹੈ ਕਿਉਕਿ ਇਸ ਤੋਂ ਪਹਿਲਾਂ ਗਰਮੀ ਦੀਆਂ ਧੂੜ ਭਰੀਆਂ ਹਨੇਰੀਆਂ ਤੇ ਬਰਸਾਤਾਂ ਨਾਲ ਸਫਾਈ ਦੀ ਉਂਝ ਵੀ ਲੋੜ ਹੁੰਦੀ ਹੈ ਬਜਾਰਾਂ ਵਿਚ ਪਟਾਕੇ ਆਤਿਸ਼ਬਾਜ਼ੀਆਂ ਮਿਠਾਈਆਂ ਤੇ ਦੀਵਾਲੀ ਦੇ ਰੰਗੀਨ ਕਾਗਜ਼ ਆ ਜਾਂਦੇ ਹਨ ਲੋਕ ਆਪਣੇ ਸੁਨੇਹਿਆਂ ਨੂੰ card ਤੇ ਮਿਠਾਈਆਂ ਵੰਡ ਦੇ ਹਨ ਤੇ ਇੱਕ ਦੂਜੇ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ ਬਾਜ਼ਾਰਾਂ ਦੀ ਰੌਣਕ ਦੇਖਣ ਵਾਲੀ ਹੁੰਦੀ ਹੈ ਦੀਵਾਲੀ ਤੋਂ ਕੁਜ ਦਿਨ ਪਹਿਲਾ ਹੀ ਬਜਾਰ ਸੱਜ ਜਾਂਦੇ ਹਨ ਇਹ ਤੋਂ ਘੱਟੋਂ ਘਟ ਇੱਕ ਮਹੀਨਾ ਪਹਿਲਾ ਹੀ ਬਜਾਰ ਸਜਨੇ ਸ਼ੁਰੂ ਹੋ ਜਾਂਦੇ ਹਨ ਦੀਵਾਲੀ ਵਾਲੇ ਦਿਨ ਤਾ ਬਜਾਰਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ

ਦੀਵਾਲੀ ਤੇ ਦੁਕਾਨਦਾਰ ਵਿਸ਼ੇਸ਼ ਤੌਰ ਤੇ ਛੋਟੇ ਦਿੰਦੇ ਹੋਏ ਆਪਣੇ ਸਮਾਨ ਵੇਚਦੇ ਹਨ ਤੇ ਕਈ ਤਰ੍ਹਾਂ T. V. ਦੀਆਂ ਦੁਕਾਨਾਂ ਫਰਿਜਾਂ ਕਾਰਾਂ ਆਦਿ ਤੇ

ਬਰਤਨ ਵੀ ਖਰੀਦਦੇ ਹਨ ਦੀਵਾਲੀ ਦੀ ਰਾਤ ਤੇ ਰੌਣਕ ਦੇਖਣ ਵਾਲੀ ਹੁੰਦੀ ਹੈ ਦੀਵਾਲੀ ਭਾਵੇਂ ਰਾਤ ਨੂੰ ਮਨਾਈ ਜਾਂਦੀ ਹੈ ਪਰ ਘਰਾਂ ਵਿਚ ਦੀਨਾ ਨੂੰ ਹੀ ਰੌਣਕਾਂ ਤੇ ਚਹਿਲ ਸ਼ੁਰੂ ਹੋ ਜਾਂਦੀ ਹੈ ਇਸਦੀ ਖੁਸ਼ੀ ਤਾ ਕੁਜ ਦਿਨ ਪਹਿਲਾਂ ਹੋ ਜਾਂਦੀ ਹੈ ਲੋਕ ਘਰਾਂ ਦੇ ਅੰਦਰ ਬਾਹਰ ਕੋਠੇ ਤੇ ਬਨੇਰਿਆਂ ਤੇ ਦਰਖਤਾਂ ਤੇ ਭਾਵ ਹਰ ਥਾਂ ਤੇ ਜਗਮਗ ਕਰਦੇ ਲੜੀਆਂ ਦੀਵੇ ਮੋਮਬੱਤੀਆਂ ਜਗਾਉਂਦੇ ਹਨ ਪਹਿਲਾਂ ਪਹਿਲ ਮਿੱਟੀ ਦੇ ਦੀਵਿਆਂ ਵਿਚ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 ਵਾਲੀ ਲੜੀਆਂ ਆ ਗਈਆਂ ਹਨ ਦੀਵਾਲੀ ਵਾਲੀ ਰਾਤ ਲੋਕ ਪਹਿਲਾਂ ਧਾਰਮਿਕ ਸਥਾਨਾਂ ਤੇ ਅਤੇ ਦੀਵਵ ਜਗਾ ਕੇ ਆਉਂਦੇ ਹਨ ਤਾ ਬਾਅਦ ਵਿਚ ਆਪਣੇ ਘਰਾਂ ਵਿਚ ਦੀਵੇ ਤੇ ਰੰਗ ਭਰੀਆਂ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 ਦਾਨ ਪੁੰਨ ਵੀ ਕਰਦੇ ਹਨ ਰਾਤ ਨੂੰ ਲੋਕ ਪਟਾਕੇ ਚਲਾਉਂਦੇ ਮਿਠਾਈਆਂ ਖਾਂਦੇ ਤੇ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਹਨ ਅੰਮ੍ਰਿਤਸਰ ਦੀ ਦੀਵਾਲੀ ਦਾ ਵੇਰਵਾ ਕਰਦੇ ਹਾਂ ਨਿਸੰਦੇਹ ਦੀਵਾਲੀ ਸਾਰੇ ਭਾਰਤ ਵਿਚ ਮਨਾਈ ਜਾਂਦੀ ਹੈ ਪ੍ਰੰਤੂ ਅੰਮ੍ਰਿਤਸਰ ਦੀ ਦੀਵਾਲੀ ਵਿਸ਼ੇਸ਼ ਤੌਰ ਤੇ ਵੇਖਣ ਵਾਲੀ ਹੁੰਦੀ ਹੈ ਸ਼ੀਰੀ ਹਰਮਿੰਦਰ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਅਜਾਇਆ ਜਾਂਦਾ ਹੈ ਚਾਰ ਚੁਫੇਰ ਜਗਮਗ ਜਗਮਗ ਹੁੰਦੀ ਹੈ ਤੇ ਘਟ ਪ੍ਰਦੂਸ਼ਣ ਕਰਨ ਵਾਲੀ ਥੋੜੇ ਸਮੇ ਦੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਦੂਰੋਂ ਦੂਰ ਲੋਕ ਸ਼ੀਰੀ ਹਾਰਮਿੰਦੇ ਸਾਹਿਬ ਅੰਮ੍ਰਿਤਸਰ ਦੀਵਾਲੀ ਵੇਖਣ ਆਉਂਦੇ ਹਨ ਤਾ ਉਸ ਦਿਨ ਸ਼੍ਰੀ ਹਰਮਿੰਦਰ ਸਾਹਿਬ ਜੀ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ ਕਈ ਲੋਕ ਵਧੇਰੇ ਪੈਸੇ ਕਮਾਉਣ ਦੀ ਹੋਂਦ ਵਿਚ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਜੂਆ ਖੇਡਣਾ ਸ਼ੁਰੂ ਕਰ ਦਿੰਦੇ ਹਨ ਇਹ ਇੱਕ ਬਹੁਤ ਬੁਰੀ ਬੁਰਾਈ ਹੈ ਕਈਆਂ ਦਾ ਤਾ ਦੀਵਾਲੀ ਤੋਂ ਅਗਲੇ ਦਿਨ ਹੀ ਦੀਵਾਲਾ ਨਿਕਲ ਜਾਂਦਾ ਹੈ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 ਇਸ ਦਿਨ ਜਾਦੂ ਟੂਣੇ ਵੀ ਕਰਦੇ ਹਨ ਪਰ ਇਸ ਸਾਰੀ ਬੁਰਾਈਆਂ ਦਾ ਨਤੀਜਾ ਬੁਰਾ ਹੀ ਨਿਕਲਦਾ ਹੈ ਧਨ ਅਤੇ ਵਾਤਾਵਰਨ ਤੇ ਬੁਰਾ ਅਸਰ ਕਈ ਲੋਕ ਇਸ ਦਿਨ ਇਸ ਤੋਂ ਕਈ ਕਈ ਦਿਨ ਪਹਿਲਾ ਹੀ ਆਤਿਸ਼ਬਾਜ਼ੀ ਚਲਾਉਣੀ ਸ਼ੁਰੂ ਕਰਦੇ ਹੁੰਦੇ ਹਨ ਅਤੇ ਦੀਵਾਲੀ ਵਾਲੀ ਰਾਤ ਤਾ ਜਿੱਦਬਾਜ਼ੀ ਨਾਲ ਵੱਧ ਤੋਂ ਵੱਧ ਅੱਤੀਸ਼ਬਾਜ਼ੀ ਕਰਦੇ ਹਨ ਪਰ ਅਜਿਹਾ ਕਰਨਾ ਠੀਕ ਨਹੀਂ ਹੈ ਕਿਉਕਿ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਧਨ ਦੀ ਵੀ ਬਰਬਾਦੀ ਹੁੰਦੀ ਹੈ ਭਾਵੇਂ ਇਸ ਤਿਓਹਾਰ ਨਾਲ ਕਈ ਬੁਰਾਈਆਂ ਜੁੜੀਆਂ ਹਨ ਪਰ ਅਜਿਹੀਆਂ ਨਹੀਂ ਜਿਹਨਾਂ ਨੂੰ ਖਤਮ ਨਾ ਕੀਤਾ ਜਾ ਸਕੇ ਬਲਕਿ ਅਜਿਹੀਆਂ ਬੁਰਾਈਆਂ ਤੋਂ ਤੌਬਾ ਕਰਕੇ ਇਸ ਤਿਓਹਾਰ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ ਫ਼ਿਜ਼ੂਲਖਰਚੀ ਘਟ ਕਰਕੇ ਆਤਿਸ਼ਬਾਜ਼ੀ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

ਅਹ ਜੀ ਸਤਿ ਸ੍ਰੀ ਅਕਾਲ, ਤੇ ਜੀ ਸਾਡਾ ਵੀ ਵਧੀਆ। ਹਾਂਜੀ ਮੈਂ ਵਧੀਆ, ਹੋਰ ਪਰਿਵਾਰ ਸਭ ਵਧੀਆ? ਹਾਂਜੀ। Okay ਮੈਂ ਨਾ ਤੁਹਾਨੂੰ ਅੱਜ call ਇਸ ਲਈ ਕੀਤੀ ਸੀ ਕਿਉਂਕਿ ਤੁਸੀਂ ਬੋਲ ਰਹੇ ਸੀ ਕਿ ਆਪਾਂ ਅੱਜ ਰੁੱਖਾਂ ਬਾਰੇ ਥੋੜ੍ਹਾ ਜਿਹਾ discuss ਕਰਨਾ ਹੈ, ਤੁਸੀਂ ਮੈਨੂੰ ਪੁੱਛ ਸਕਦੇ ਹੋ ਕੀ ਪੁੱਛਣਾ ਚਾਹੁੰਦੇ ਹੋ। ਰੁੱਖਾਂ ਬਾਰੇ ਕੁੱਝ ਦੱਸ ਦਓ ਮਤਲਬ ਕਿ ਰੁੱਖ ਜਿਹੜੇ ਸਾਡੇ ਜੀਵਨ ਵਿੱਚ ਕਿੱਦਾਂ ਮਤਲਬ ਭੂਮਿਕਾ ਕੀ ਹੈਗੀ ਸਾਡੇ ਜੀਵਨ ਦੇ ਵਿੱਚ ਰੁੱਖਾਂ ਦੀ, ਕੀ ਮਹੱਤਵ ਰੱਖਦੇ। ਹਾਂਜੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਰੁੱਖ ਸਾਡੇ ਜੀਵਨ ਦਾ ਅਨਮੋਲ ਧਨ ਹਨ। ਇਹ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫ਼ਾ ਹੈ, ਇਹਨਾਂ ਨਾਲ ਜੰਗਲ ਮੋਲਦਾ ਹੈ, ਕੁਦਰਤ ਧੜਕਦੀ ਹੈ, ਵਾਤਾਵਰਨ ਰਮਣੀਕ ਹੁੰਦਾ ਹੈ।

ਸੁਗੰਧੀਆਂ ਘੋਲਦੀਆਂ ਹਨ ਤੇ ਚਾਰ-ਚੁਫੇਰੇ ਹਰਿਆਵਲ ਲੋਰੀਆਂ ਦਿੰਦੀ ਹੈ ਧੰਨ ਹੈ ਰੁੱਖਾਂ ਦਾ ਜੇਰਾ ਜੋ ਆਪ ਗੁਰਮੀ-ਸਰਦੀ, ਮੀਂਹ-ਧੁੱਪ, ਸਹਾਰ ਕੇ ਸਭ ਨੂੰ ਛਾਂ, ਆਸਰਾ, ਫੁੱਲ ਤੇ ਫਲ ਦਿੰਦੇ ਹਨ ਰੁੱਖਾਂ ਦੀ ਛਾਂ, ਰੁੱਖਾਂ ਦੀ ਥਾਂ ਸਭ ਨਿਰਮਲ ਹੈ ਤੇ ਪਵਿੱਤਰ ਹੈ। ਰੁੱਖਾਂ ਦੀ ਅਜਿਹੀ ਸਹਿਣਸ਼ੀਲਤਾ ਨੂੰ ਵੇਖ ਕੇ ਹੀ ਬਾਬਾ ਫ਼ਰੀਦ ਜੀ ਨੇ ਕਿਹਾ ਹੈ ਫਰੀਦਾ ਦਰਵੇਸਾਂ ਨੋ ਲੋੜੀਐ ਰੁੱਖਾਂ ਦੀ ਜੀਰਾਂਦ। ਤੇ ਤੁਸੀਂ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਰੁੱਖ ਆ, ਉਹਨਾਂ ਨੂੰ ਲੋਕੀ ਕਿੱਦਾਂ ਮਤਲਬ ਉਹਨਾਂ ਦੇ ਮਾਨਸਿਕਤਾ ਕੀ, ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਕੀ ਆ ਉਹ ਕੀ ਸਮਝਦੇ ਨੇ ਰੁੱਖਾਂ ਦੇ ਪ੍ਰਤੀ।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 ਨਿੰਮ, ਬੋਹੜ, ਪਿੱਪਲ, ਤੁਲਸੀ ਅਤੇ ਅੰਬ ਆਦਿ ਨਾਲ ਪਵਿੱਤਰਤਾ, ਪੂਜਨੀਕਤਾ ਤੇ ਸਮਾਨਤਾ ਦੀ ਭਾਵਨਾ ਜੁੜੀ ਹੁੰਦੀ ਹੈ ਇਨ੍ਹਾਂ ਰੁੱਖਾਂ ਵਿਚਲੇ

ਕਿ ਇਹ ਨਿੰਮ ਅਤੇ ਤੁਲਸੀ ਹੈ ਇਹ ਗੁਣਾਂ ਦੇ ਗੁਣਾ ਦੇ ਖ਼ਜ਼ਾਨੇ ਇਨ੍ਹਾਂ ਤੋਂ ਇਲਾਵਾ ਬੇਰੀ ਨੂੰ ਤੇ ਬੇਰੀ ਦੀ ਲੱਕੜੀ ਨੂੰ ਸ਼ੁਭ ਮੰਨ ਕੇ ਹਵਨ ਤੇ ਵਿਆਹ-ਸ਼ਾਦੀ ਵੇਲੇ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਚੰਦਨ ਦੇ ਰੁੱਖ ਦੀ ਮਹਾਨਤਾ ਤੋਂ ਭਲਾ ਕੌਣ ਅਣਜਾਣ ਹੈ, ਬਿਲਕੁਲ ਜੀ ਤੁਸੀਂ ਸਹੀ ਕਿਹਾ ਕਿ ਚੰਦਨ ਦੀ ਲੱਕੜ ਤੋਂ ਕੌਣ ਅਣਜਾਣ ਹੈ ਚੰਦਨ ਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ ਵੀ ਮਤਲਬ ਵੀ ਚੰਦਨ ਦੀ ਲੱਕੜ ਜਿਹੜੀ ਹੈ ਉਹ ਕਿੰਨੀ ਗੁਣਕਾਰੀ ਹੈ, ਤੇ ਕਿੰਨੀ ਮਤਲਬ ਵਧੀਆ ਆ ਹਨਾ। ਤੇ ਜਿੱਦਾਂ ਹਾਂਜੀ

ਹਾਂਜੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਰੁੱਖ ਮਨੁੱਖ ਨੂੰ ਧੁੱਪ, ਗਰਮੀ, ਮੀਂਹ ਆਦਿ ਵਿਚ ਆਸਰਾ ਦਿੰਦੇ ਹਨ ਤਾਂ ਗਰਮੀ ਵਿਚ ਰੁੱਖਾਂ ਦੀ ਗੂੜ੍ਹੀ ਛਾਂ ਦਾ ਅਨੰਦ ਹੀ ਕੁੱਝ ਹੋਰ ਹੁੰਦਾ ਹੈ ਸਾਡੀ ਜ਼ਿੰਦਗੀ ਬਚਾਉਣ ਵਿੱਚ ਸਭ ਤੋਂ ਵੱਧ ਮਦਦਗਾਰ ਇਹ ਰੁੱਖ ਹਨ, ਇਹ ਸਾਨੂੰ ਜ਼ਿੰਦਾ ਰਹਿਣ ਲਈ ਆਕਸੀਜਨ ਦਿੰਦੇ ਹਨ, ਰੁੱਖਾਂ ਤੋਂ ਸਾਨੂੰ ਲੱਕੜੀ ਪ੍ਰਾਪਤ ਹੁੰਦੀ ਹੈ ਜਿਸ ਤੋਂ ਅਸੀ furniture ਬਣਾਉਂਦੇ ਹਾਂ ਤੇ ਲੱਕੜੀ ਬਾਲਣ ਦਾ ਵੀ ਕੰਮ,

ਰੁੱਖਾਂ ਨੂੰ ਰੁੱਖਾਂ ਤੋਂ ਸਾਨੂੰ ਫਲ ਮਿਲਦੇ ਹਨ ਇਹ ਭੂ-ਖੋਰ ਤੋਂ ਬਚਾਉਂਦੇ, ਵਾਤਾ~

ਵਾਤਾਵਰਨ ਨੂੰ ਸ਼ੁੱਧ ਰੱਖਦੇ ਤੇ ਮੀਂਹ ਲਿਆਉਣ ਵਿਚ ਸਹਾਈ ਹੁੰਦੇ ਹਨ, ਇਹ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਹਨ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਨੂੰ control ਵਿਚ ਰੱਖਦੇ ਹਨ, ਤੇ ਪੰਛੀ ਇਨ੍ਹਾਂ ਦੇ ਆਲੇ ਦੁਆਲੇ ਆਲਣੇ ਪਾਉਂਦੇ ਆ। ਤੇ ਮਤਲਬ ਰੁੱਖਾਂ ਤੇ ਮਨੁੱਖ ਜਿਹੜਾ ਆ ਉਹ ਕਿਵੇਂ ਕਹਿਰ ਕਮਾ ਰਿਹਾ ਹੈ ਉਹ, ਕੀ ਕਰ ਰਿਹਾ ਆਪਣੇ ਸਵਾਰਥ ਦੇ ਕਰਕੇ ਇਸ ਬਾਰੇ ਦੱਸੋ ਮੈਨੂੰ, ਕਿ ਰੁੱਖਾਂ ਨੂੰ ਉਹ ਕਿੱਦਾਂ ਵੱਢੀ ਜਾ ਰਿਹਾ ਹੈ ਕਿਉਂ ਵੱਢ ਰਿਹਾ ਹੈ ਉਹ? ਹਾਂਜੀ। ਇਹ ਕਿਹੋ ਅਜਿਹਾ ਸਮਾਂ ਆ ਗਿਆ ਹੈ ਕਿ ਮਨੁੱਖ ਆਪਣੇ ਸਵਾਰਥ ਦੀ ਖਾਤਰ ਰੁੱਖ ਵੱਢੀ ਜਾ ਰਿਹਾ ਹੈ, ਕਿਤੇ ਕੋਈ ਇਮਾਰਤ ਖੜੀ ਕਰਨੀ ਹੋਵੇ ਜਾਂ ਕੋਈ ਸੜਕ ਬਣਾਉਣੀ ਹੋਵੇ ਜਾਂ ਕਿਸੇ ਨੇ ਕੋਈ furniture ਬਣਾਉਣਾ ਹੋਵੇ ਤੇ ਉਸ ਵਾਸਤੇ ਉਹਨੂੰ ਲੱਕੜੀ ਦੀ ਲੋੜ ਹੋਵੇ ਤਾਂ ਉਹ ਬਿਨਾਂ ਸੋਚੇ ਸਮਝੇ ਰੁੱਖ ਤੇ ਆਰੀ ਚਲਾ ਦਿੰਦੇ ਹਨ ਝਿਜਕਦਾ ਵੀ ਨੀ ਹਨ ਤੇ ਰੁੱਖ ਰੁੱਖ ਕੱਟ ਦਿੰਦੇ ਹਨ, ਇਹ ਠੀਕ ਹੈ ਕਿ furniture ਜਾਂ ਬਾਲਣ ਵਾਸਤੇ ਇਹਨਾਂ ਨੂੰ ਵੱਢਣਾ ਜ਼ਰੂਰੀ ਹੈ ਪਰ ਉਸ ਦੀ ਜਗ੍ਹਾ ਆਪਾ ਦੂਸਰੇ ਰੁੱਖ ਤਾਂ ਲਗਾ ਹੀ ਸਕਦੇ,

ਪਰ ਮਨੁੱਖ ਰੁੱਖ ਨਹੀਂ ਲਗਾ ਰਿਹਾ ਤੇ ਆਉਣ ਵਾਲੀ ਪੀੜ੍ਹੀ ਬਾਰੇ ਬਿਲਕੁਲ ਵੀ ਨਹੀਂ ਸੋਚ ਰਿਹਾ ਕਿ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ, ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ ਉਹਨਾਂ ਨੂੰ ਸਹੀ ਆ, ਸੋਚਣਾ ਚਾਹੀਦਾ ਹੈ ਸਾਨੂੰ ਵੀ ਸਾਨੂੰ ਰੋਜ਼ ਮਤਲਬ ਹਰ ਇੱਕ ਰੋਜ਼ ਤਾਂ ਨਹੀਂ ਕਹਿ ਸਕਦੇ ਪਰ ਚਲੋ ਇੱਕ ਰੁੱਖ ਤਾਂ ਲਾਉਣਾ ਹੀ ਚਾਹੀਦਾ atleast ਹਨਾ ਤੇ ਉਹ ਜਦ ਤੱਕ ਵੱਡਾ ਨਹੀਂ ਹੋ ਜਾਂਦਾ। ਅਹ ਰੁੱਖਾਂ ਨੂੰ ਹੁਣ ਕਿੱਦਾਂ ਬਚਾਈਏ ਕੀ ਕਰੀਏ ਉਹਨਾਂ ਨੂੰ ਬਚਾਉਣ ਵਾਸਤੇ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 ਹੁਣ ਜਦੋਂ ਚਾਰ-ਚੁਫੇਰੇ ਵਾਤਾਵਰਨ ਦੂਸ਼ਤ ਹੋ ਗਿਆ ਹੈ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ, ਵਾਤਾਵਰਨ ਪ੍ਰਦੂਸ਼ਿਤ ਹੋ ਗਿਆ ਹੈ ਤੇ ਦੁਹਾਈ ਦਿੱਤੀ ਦੁਹਾਈ ਦਿੱਤੀ ਜਾ ਰਹੀ ਹੈ ਕਿ ਜੰਗਲ ਬਚਾਓ ਰੱਖ ਬਚਾਓ ਰੁੱਖ ਬਚਾਓ ਰੁੱਖ ਲਗਾਓ ਹਰ ਇਕ ਮਨੁੱਖ ਲਾਵੇ ਇੱਕ ਰੁੱਖ ਜ਼ਰੂਰ ਲਾਵੇ ਤਾਂ ਰੁੱਖ ਹਨ ਤਾਂ ਮਨੁੱਖ ਹਨ ਆਦਿ ਨਾਅਰੇ ਜਾ ਰਹੇ ਹਨ ਤੇ ਕੰਧਾਂ ਤੇ ਹਰ ਜਗ੍ਹਾ ਇਹ ਲਿਖਿਆ ਹੋਇਆ ਹੈ, ਊਂ ਅੱਜ ਕੱਲ੍ਹ ਤਾਂ ਵਾਤਾਵਰਨ-ਦਿਵਸ ਵੀ ਮਨਾਇਆ ਜਾ ਰਿਹਾ ਹੈ ਤੇ ਰੁੱਖ ਵੀ ਲਾਏ ਜਾ ਰਹੇ ਹਨ ਪਰ ਬਹੁਤ ਸਾਰੇ ਲੋਕ ਹਨ ਜੋ ਰੁੱਖ ਲਾਉਣ ਦਾ ਫ਼ਰਜ਼ ਤਾਂ ਪੂਰਾ ਕਰ ਦਿੰਦੇ ਹਨ ਪਰ ਬਾਅਦ ਵਿੱਚ ਉਹਨਾਂ ਦੀ ਸਾਰ ਵੀ ਨਹੀਂ ਲੈਂਦੇ ਤੇ ਨਾ ਹੀ ਉਹਨਾਂ ਦੀ ਦੇਖਭਾਲ ਕਰਦੇ ਹਨ, ਨਾ ਉਸਨੂੰ ਪਾਣੀ ਦਿੰਦੇ ਹਨ,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

ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕ ਸਕ~ ਮਤਲਬ ਹੁਣ ਮੈਨੂੰ ਇਹ ਦੱਸੋ ਵੀ ਅੱਜ ਕੱਲ੍ਹ ਇਹ ਰੁੱਖਾਂ ਪ੍ਰਤੀ ਚੰਗੀ ਸੋਚ ਕੌਣ ਰੱਖ ਰਿਹਾ ਮਤਲਬ ਰੁੱਖਾਂ ਨੂੰ ਬਚਾਉਣ ਲਈ ਇਹਨਾਂ ਦੇ ਮਤਲਬ ਪ੍ਰਤੀ ਕੀ ਕੀ ਕੀਤਾ ਜਾ ਰਿਹਾ ਹੈ ਸਰਕਾਰ ਦੁਆਰਾ, ਜਾਂ ਹੋਰ ਕੌਣ ਕਰ ਰਿਹਾ ਇਹਨਾਂ ਨੂੰ ਚੰਗੀ ਸੋਚ ਕਿਹਦੀ ਹੈ ਰੁੱਖਾਂ ਦੇ ਪ੍ਰਤੀ? ਹਾਂਜੀ। ਅੱਜ ਕੱਲ੍ਹ ਕੁੱਝ ਇੱਕ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਰੁੱਖ ਲਾਉਣ ਦੀ, ਉਹਨਾਂ ਦੀ ਸਾਂਭ ਸੰਭਾਲ, ਧਾਰਮਿਕ ਸੰਸਥਾ ਦੇ ਮੁੱਖੀ ਮਤਲਬ ਬੂਟਿਆਂ ਦਾ ਪ੍ਰਸਾਦ ਦੇਣਾ ਆਦਿ ਸਲਾਘਾ ਯੋਗ ਉਪਰਾਲਾ ਹੈ, ਕਨੇਡਾ ਵਿੱਚ ਹਰ ਸਾਲ ਜੰਗਲ ਦੀ ਜਿੰਨੀ ਕਟਾਈ ਹੁੰਦੀ ਹੈ, ਉਹ ਓਨੇ ਹੀ ਨਵੇਂ ਬੂਟੇ ਬੀਜੇ ਜਾਂਦੇ ਹਨ, ਇਸੇ ਤਰ੍ਹਾਂ ਚੀਨੀ ਲੋਕ ਵੀ ਬੂਟਿਆਂ ਨੂੰ ਚੰਗੀ ਕਿਸਮ ਦਾ ਸੰਕੇਤ ਸਮਝ ਕੇ ਇੱਕ ਦੂਜੇ ਨੂੰ ਤੋਹਫ਼ਾ ਦਿੰਦੇ ਹਨ, ਜਪਾਨੀ ਲੋਕ ਵੀ ਚੰਗੇ ਦੋਸਤਾਂ ਦੇ ਘਰ ਕੋਈ ਨਾ ਕੋਈ ਬੂਟਾ ਲੈ ਕੇ ਜਾਂਦੇ ਹਨ ਉਹ ਬੂਟਿਆਂ ਨੂੰ ਤੋਹਫ਼ਿਆਂ ਦੇ ਵਜੋਂ ਦਿੰਦੇ ਹਨ ਪਰ ਭਾਰਤੀ ਲੋਕ ਇੰਨਾ ਨਿਰਮੋਹੇ ਕਿਉਂ ਹੋ ਗਏ ਹਨ ਉਹ ਕਿਉਂ ਨਹੀਂ ਸਮਝਦੇ ਕਿ ਉਹ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰ ਰਹੇ ਹਨ ਬੂਟੇ ਵੱਢ ਕੇ ਉਨ੍ਹਾਂ ਨੂੰ ਸਾੜ ਕੇ, ਉਨ੍ਹਾਂ ਦੀ ਅੰਨੀ ਪੂਜਾ ਕਰਕੇ। ਹਰ ਸਾਲ ਕਣਕ ਦੇ ਨਾੜ ਸਾੜੇ ਜਾਂਦੇ ਹਨ, ਅੱਗ ਕਿਸ ਦਾ ਲਿਹਾਜ਼ ਕਰਦੀ ਹੈ ਉਹ ਸੜਕਾਂ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 ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਸਾਨੂੰ ਜਿਹੜੇ ਰੁੱਖ ਬਚਾਉਣੇ ਚਾਹੀਦੇ ਆ ਹਮੇਸ਼ਾ ਜਿਹੜਾ ਉਹ ਮਤਲਬ ਰੁੱਖ ਜਿਹੜੇ ਲਾ ਕੇ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ।